ਲੋਕਾਂ ਦਾ ਬੰਦੇ ਕਾਫੀ ਛਤਰੀਆਂ ਲੈ ਕੇ ਬੈਠੇ ਹਨ ਧੁੱਪ ਤੇ--

ਇਹ ਮੈਨੂੰ ਮੁਸਲਮਾਨ ਲੱਗਦੇ ਪਏ ਹਨ ਇੱਕ ਨੇ ਕਾਲੀ ਛਤਰੀ ਲਾਈ ਹੋਈ ਹੈ ਟੋਪੀਆਂ ਵੀ ਲੱਗੀਆਂ ਹੋਈਆਂ ਹਨ।

ਇਹ ਇੱਕ ਸਕੂਲ਼ ਹੈ ਸਕੂਲ ਦਾ ਕਮਰਾ ਹੈ।

ਇਹ ਇੱਕ ਸਟੇਜ ਸਜਾਈ ਪਈ ਹੈ ਸਟੇਜ ਦੇ ਪੈਂਟ ਵੀ ਲੱਗਿਆ ਹੋਇਆ ਹੈ।

ਮੰਦਰ ਬਹੁਤ ਉੱਚਾ ਬਣਿਆ ਹੋਇਆ ਅਤੇ ਸੋਹਣਾ ਬਣਿਆ ਹੌਇਆ।

ਬਕਰੀਆਂ ਵੀ ਹਨ ਬੱਕਰੀਆਂ ਤੇ ਬੱਕਰੇ ਇਕੱਠੇ ਹਨ ਜਿਹੜਾ ਬੱਕਰਾ ਹੈ ਉਹ ਕਾਲੇ ਰੰਗ ਦਾ ਹੈ ਔਰ--

ਇਹ ਏਕ ਚਰਚ ਹੈ ਚਰਚ ਬਹੁਤ ਸੋਹਣੀ ਹੈ ਚਰਚ ਦੇ ਊਪਰ ਤਿੰਨ--

ਇੱਧਰ ਸਾਈਡ ਵੀ ਬਾਗ਼ ਏ ਉੱਧਰਲੀ ਸਾਈਡ ਵੀ ਬਾਗ਼ ਏ ਵਿਚਾਲੋਂ ਸੜਕ ਜਾ ਰਹੀ ਹੈ।

ਉਹ ਬੰਦਾ ਪੂਰਾ ਕਵਰ ਲਾਏ ਬੈਠਾ ਹੈ ਵਾਈਟ --

ਔਰ ਗੇਟ ਖੁੱਲਿਆ ਹੈ ਬਿਲਕੁਲ ਸਾਹਮਣੇ ਵੀ ਕੁਛ ਨਹੀਂ ਹੈ।

ਔਰ ਇਹਨਾਂ ਦੇ ਬਿਲਕੁਲ ਸੈਂਟਰ ਤੇ ਟੇਬਲ ਪਿਆ ਹੈ।

ਕੰਪਰੈਸਰ ਵਾਲਾ ਪਿਆ ਹੈ ਜਿਹਦੇ ਨਾਲ ਏ_ਸੀ ਚੱਲਦਾ ਹੈ ਏ_ਸੀ ਦੀ ਮਸ਼ੀਨ ਹੈ।

ਏ_ਸੀ ਕੂਲਿੰਗ ਦੇਣ ਵਾਲਾ ਹੈ ਤਾਂਕੀ ਹਰੇਕ ਨੂੰ ਕੂਲਿੰਗ ਦੇ ਸਕੇ ਬਹੁਤ ਅੱਛਾ ਹੈ।